ਚਲ ਫਿਰ ਠੀਕ ਆ ਮੈ ਬਾਦ ਚ ਕਰਦੀ ਆ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

. ਮੈਂ ਇਧਰ ਜਾਣਾ Hello

ਬੀਬੀ ਕੀ ਹਾਲ ਐ?

ਹਾਂ ਠੀਕ ਆ ਬੀਬੀ ਹੋਰ।

. ਹਮ ਕੰਮਕਾਰ ਕਰ ਲਿਆ? ਹਾਂ ਕਰ ਲਿਆ ਬੀਬੀ। ਹੋਰ ਹੋਰ ਕੀ ਬਣਾਉਣ ਡੇਆਂ ਕੀ ਬਣਾਉਣ ਡੇਆਂ? ਮੈਂ ਹੈਂ ਆਲੂ nutri ਬਣਾਉਣ ਲੱਗੀ ਸੀ। ਅੱਛਾ ਹੋਰ।

ਚਾਹ ਪਾਣੀ ਪੀਆ ਲਿਆ ਈ ਆ ਮੁੰਡੇ ਨੂੰ ਨਿਆਣਿਆਂ ਨੂੰ।

ਹੋਰ ਠੀਕ ਠਾਕ ਤੁਸੀਂ ਸੁਣਾਓ ਆਪਣੇ ਘਰ ਪਰਿਵਾਰ ਦੀ। ਸਭ ਠੀਕ ਠਾਕ ਆ ਤੂੰ ਸੁਣਾ ਹੋਰ।

ਕੁੜੀਆਂ ਆਈਆਂ ਸੀ ਕੁੜੀਆਂ ਨੂੰ ਮੈਂ ਘਰੇ ਛੱਡ ਗਈ ਸੀ

ਹਾਂਜੀ ਠੀਕ ਨੇ।

. ਹੋਰ ਪਰਿਵਾਰ ਉਹਦਾ ਠੀਕ ਠਾਕ ਆ ਹਾਂਜੀ ਅੱਜ ਆਉਣਾ ਸੀ ਦੀਦੀ ਨੇ ਤਾਂ ਉਹ ਫਿਰ ਉਨ੍ਹਾਂ ਦੇ ਲਾਗੇ ਕੋਈ ਕਹਿਣ ਡਈ ਮਰਗ ਜਿਹੀ ਹੋ ਗਈ ਆ।

ਪੁਛਣ ਲਗੇ ਆਏ ਹੋ ਗਿਆ ਹੋਣਾ accident ਹੋ ਗਿਆ ਹੋਣਾ ਨਾ ਲਾਗੇ।

ਅੱਛਾ ਆਹੋ ਫਿਰ ਪੁਛਣ ਲੱਗੀ ਸੀ। ਆਹੋ ਆਂਹਦੀ ਵਾਹ ਵਾਹ ਉਨ੍ਹਾਂ ਦੇ ਸੱਟਾਂ ਸੁੱਟਾਂ ਲੱਗ ਗਈਆਂ।

ਇਹ time ਵੀ ਪੁੱਛਦਾ ਹੋਣਾ। ਇਨ੍ਹਾਂ ਜਾਣਾ ਸੀ ਦਾ ਪਤਾ ਲੈਣ ਓਹਨੇ ਸੰਨੀ ਨੇ।